ਮੈਂ ਤੁਹਾਡੀ ਕਿਸ ਤਰ੍ਹਾਂ ਸੇਵਾ ਕਰ ਸਕਦੀ ਹਾਂ sir

ਹਾਂਜੀ sir ਮੈਂ ਇਵੇਂ ਕਹਿ ਰਹੀ ਹਾਂ ਤੁਹਾਡੀ ਆਵਾਜ਼ ਸਾਫ਼ ਨੀ ਆ ਰਹੀ, ਕੀ ਤੁਸੀਂ ਦੁਬਾਰਾ ਮੈਨੂੰ ਸਾਰੀ ਗੱਲ ਦੱਸ ਸਕਦੇ ਹੋ? ਹਾਂਜੀ sir ਹੁਣ ਦੱਸੋ ਸ਼ੁਰੂ ਤੋਂ।

ਗਾਰਾ ਸਾਲਾ ਇਹ ਕੀ ਹੁੰਦਾ sir ਗਾਰਾ ਸਾਲਾ? ਅੱਛਾ ਜੀ sir

ਜਿਹੜੇ ਤੁਹਾਨੂੰ phone ਹੈ ਇਹ ਸਾਡੀ company ਦੀ ਜਿਹੜੀ ਕੁੜੀ ਨੇ ਵੀ ਕੀਤਾ ਸੀਗਾ, ਜਿਹੜੀ ਕੁੜੀ ਕਰਮਚਾਰੀ ਨੇ ਵੀ ਕੀਤਾ ਸੀ, Sir ਅੱਜ ਕੱਲ੍ਹ ਜਿਹੜੇ number ਨੇ ਜੀ ਉਹ black ਵਿੱਚ ਬੜੇ ਵਿੱਕ ਰਹੇ ਹਨ ਤੇ numbers ਦਾ ਗ਼ਲਤ ਇਸਤੇਮਾਲ ਕਰਕੇ ਲੋਕ ਬਹੁਤ ਸਾਰੇ ਗ਼ਲਤ ਕੰਮ ਕਰਨ ਲੱਗੇ ਹੋਏ ਹਨ, ਤੇ ਉਸ ਤੋਂ ਬਾਅਦ ਜਦ ਗ਼ਲਤ ਕੰਮ ਹੋ ਜਾਂਦੇ ਹਨ ਤਾਂ numbers ਨੂੰ track ਕਰਕੇ ਪੁਲਿਸ companies ਕੋਲ ਜਾਂਦੀ ਹੈ, ਤੇ companies ਤੋਂ ਜਿਹੜੇ ਨੇ record ਕਢਵਾਏ ਜਾਂਦੇ ਹਨ, ਇਸ ਤਰ੍ਹਾਂ companies ਪਰੇਸ਼ਾਨ ਹੁੰਦੀਆਂ ਹਨ, Sir ਇਸਦੇ ਲਈ ਹਰ company ਨੇ ਇਹ rule ਕੱਢਿਆ ਹੈ ਕਿ ਕੁੱਝ ਸਮੇਂ ਬਾਅਦ ਮਤਲਬ ਸਮੇਂ ਦੇ ਇੱਕ ਪੂਰੇ gap ਤੋਂ ਬਾਅਦ ਜਿਸ ਨੇ Sim ਧਾਰਕ ਨੇ ਜਾਂ number ਧਾਰਕ ਨੇ ਉਹ number ਆਪਣੀ ID ਤੇ ਲਿੱਤਾ ਹੋਇਆ ਹੋਵੇਗਾ ਉਸਨੂੰ ਉਹ phone ਕਰਕੇ ਪੁੱਛਿਆ ਜਾਵੇਗਾ, ਕਿ ਉਸਦੀ ਪੂਰੀ ਜਾਣਕਾਰੀ ਪੁੱਛੀ ਜਾਵੇਗੀ ਅਤੇ ਜਾਣਕਾਰੀ ਪੁੱਛਣ ਤੋਂ ਬਾਅਦ ਉਹਨੂੰ activate ਤੇ ਫਿਰ ਤੋਂ click ਕਰ ਦਿੱਤਾ ਜਾਵੇਗਾ ਜੇਕਰ ਜਾਣਕਾਰੀ ਸਹੀ ਨਹੀਂ ਮਿਲਦੀ ਕੋਈ ਕੋਈ ਵੀ ਸ਼ੱਕ ਹੁੰਦਾ ਹੈ, ਕਿਸੇ ਵੀ ਤਰ੍ਹਾਂ ਦਾ ਕਿ ਉਹ ਬੰਦਾ ਨਹੀਂ ਹੈ ਜਾਂ ਫਿਰ ਉਸ ਬੰਦੇ ਨੂੰ ਕਿਤੇ ਅਲੱਗ ਥਾਂ ਕਰਕੇ ਜ਼ਬਰਦਸਤੀ ਗੱਲ ਕਰਵਾਈ ਜਾ ਰਹੀ ਹੈ ਤਾਂ ਉਸ number ਨੂੰ ਜਿਹੜਾ ਹੈਗਾ automatically ਬੰਦ ਕਰ ਦਿੱਤਾ ਜਾਂਦਾ ਹੈ।

ਜੀ sir ਬਿਲਕੁਲ ਬਸ ਹੁਣੀ ਤੁਹਾਡਾ number ਹੈ ਜਿਹੜਾ ਚਲਾ ਦਿੱਤਾ ਜਾਵੇਗਾ, ਇਸ ਵਿੱਚ ਪਰੇਸ਼ਾਨ ਹੋਣ ਵਾਲੀ ਤਾਂ ਕੋਈ ਜ਼ਰੂਰਤ ਹੀ ਨੀ ਹੈਗੀ sir ਜੀ sir ਬਿਲਕੁਲ ਇਹ ਜਿਹੜੀ verification ਹੈ ਇਹ ਛੇ ਮਹੀਨਿਆਂ ਬਾਅਦ ਜਾਂ ਸਾਲ ਬਾਅਦ ਹਰ ਇੱਕ number ਦੀ ਹਰ ਇੱਕ companies ਦੁਆਰਾ ਕੀਤੀ ਜਾਂਦੀ ਹੈ, ਤਾਂ ਜੋ ਜਿਹੜਾ ਕਿ ਜਿਵੇਂ ਹੁਣ sir ਤੁਹਾਡੀ ID ਆ ਜੇਕਰ ਕੋਈ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਬੁਰਾ ਕੰਮ ਹੋ ਜਾਂਦਾ ਹੈ ਤੇ ਜਿਹੜੀ ਤੁਹਾਡੀ ਜਿਹੜੀ ਕਿ ਪੁਲਿਸ ਹੈ ਉਹ ਸਾਡੇ company ਵਿੱਚ ਆਵੇਗੀ ਅਤੇ ਪੁੱਛੇਗੀ ਕਿ ਇਹ number ਕਿਸਦੀ ID ਤੇ ਹੈ, ਅਸੀਂ ਦੱਸ ਦੇਵਾਂਗੇ ਕਿ ਕਿਉਂਕਿ ਕਾਨੂੰਨ ਹੈ ਅਸੀਂ ਵੀ ਦੇਸ ਵਿੱਚ ਰਹਿੰਦੇ ਹਾਂ ਕਿ ਤੁਹਾਡੀ ID ਤੇ ਹੈ, ਫਿਰ ਉਹ ਤੁਹਾਨੂੰ ਚੁੱਕ ਕੇ ਲੈ ਜਾਣਗੇ, ਹਾਲਾਂਕਿ ਚਾਹੇ

ਹੁਣ ਇਹ ਜਿਹੜੀ verification ਹੈ ਇਹ ਛੇ ਮਹੀਨਿਆਂ ਬਾਅਦ ਜਾਂ ਫਿਰ ਇੱਕ ਸਾਲ ਬਾਅਦ ਕੀਤੀ ਜਾਵੇਗੀ sir ਹਰ ਇੱਕ number ਦੀ, ਤੁਸੀਂ ਘਬਰਾਵੋ ਨਾ sir ਮੈਂ ਤੁਹਾਡਾ number ਹੈ ਜਿਹੜਾ ਹੁਣੀ ਚਲਾ ਦਿੰਦੀ ਹਾਂ

ਜੀ sir ਬਿਲਕੁਲ ਜਿਹੜੀ ਇਹ ਤੁਸੀਂ ਦੱਸ ਰਹੇ ਹੋ ਆਪਣੀ ਸਮੱਸਿਆ ਮੈਂ ਸਮਝ ਸਕਦੀ ਹਾਂ sir ਤੁਹਾਡੀ ਇਸ ਸਮੱਸਿਆ ਨੂੰ sir ਤੁਸੀਂ ਬਿਲਕੁਲ ਨਾ ਵੀ ਨਾ ਘਬਰਾਵੋ, ਮੈਂ ਤੁਹਾਨੂੰ ਸਾਰੇ options options ਬਾਰੇ ਹੁਣੇ ਹੀ ਦੱਸ ਦਿੰਦੀ ਹਾਂ। Sir ਜਿਵੇਂ ਕਿ ਤੁਸੀਂ net ਭਾਲਦੇ ਹੋ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜੋ ਕਿ ਤੁਹਾਡੀ ਮਤਲਬ ਸਤਿ ਸ੍ਰੀ ਅਕਾਲ ਮੈਂ ਆਸੂ ਗੱਲ ਕਰ ਰਿਹਾਂ ਤੁਹਾਡੇ ਨਾਲ ਗੱਲ ਮੱਧ ਅਮ ਮੱਧਕਾਲੀਨ ਸਮੇਂ ਦੀ ਹੈ ਜਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਦੇ ਜੀਵਨ ’ਤੋਂ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ।

ਉਹਨੂੰ ਕਿਸੇ ਗੱਲ ਦੀ ਤੋੜ ਨਹੀਂ ਸੀ ਜੇ ਘਾਟ ਸੀ ਤਾਂ ਇਕ ਔਲਾਦ ਦੀ ਢਲਦੀ ਉਮਰੇ ਬੜੀ ਮੰਨਤਾਂ ਮੰਨਣ ਮਗਰੋਂ ਉਸ ਦੀ ਰਾਣੀ ਇੱਛਰਾਂ ਦੀ ਕੁੱਖੋਂ ਇਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਨ੍ਹਾਂ ਪੂਰਨ ਰੱਖਿਆ ਵਹਿਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਨਣ ਲਈ ਨਜੂਮੀ ਸੱ~ ਸੱਦ ਲਏ ਨਜੂਮੀਆਂ ਸਲਾਹ ਦਿੱਤੀ, ਹੇ ਹਾਜ਼ਰ, ਇਹ ਨਵ-ਜਨਮਿਆ ਬੱਚਾ ਪੂਰੇ ਬਾਰਾਂ ਵਰ੍ਹੇ ਆਪਣੇ ਮਾਂ-ਬਾਪ ਦੇ ਮੱਥੇ ਨਾ ਲੱਗੇ, ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ ਨਜੂਮੀਆਂ ਦੀ ਸਲਾਹ ਮੰਨਦਿਆਂ ਮਮਤਾ ਵਿਹੂਣੇ ਸ~ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ ਬਾਰ੍ਹਾਂ ਵਰ੍ਹੇ ਲਈ ਭੌਰੇ ਵਿਚ ਪਾਉਣ ਦਾ ਹੁਕਮ ਦਿ~ ਹੁਕਮ ਸੁਣਾ ਦਿੱਤਾ ਪੂਰਨ ਦੀ ਮਾਂ ਇੱਛਰਾਂ ਤੜਪਦੀ ਸੀ ਕੁਰਲ~ ਕੁਰਲਾਉਂਦੀ ਰਹੀ ਉਹਦੀਆਂ ਰੋ-ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ? ਪੂਰਨ ਨੂੰ ਗੋਲੀਆਂ ਸਮੇਤ ਭੌਰੇ ਵਿਚ ਪਾ ਦਿੱਤਾ ਗਿਆ ਦੀ ਕਿਸੇ ਇੱਕ ਨਾ ਮੰਨੀ, ਉਹ ਪੁੱਤਰ ਦੇ ਵਿਯੋਗ ਵਿਚ ਹੰਝੂ ਕੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿਚ ਸੁੰਨਸਾਨ ਵਰਤ ਗਈ ਸਲਵਾਨ ਦੀ ਉਮਰ ਢਲ ਰਹੀ ਸੀ, ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ਪ੍ਰਸਤੀ ਲਈ ਨਵ-ਜੋਬਨ ਮੁਟਿਆਰ ਲੂਣਾਂ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ। ਇੱਛਰਾਂ ਲਈ ਉਹਦੇ ਅੰਦਰ ਹੋਰ ਕੋਈ ਕਸ਼ਿਸ਼ ਨਹੀਂ ਸੀ ਰਹੀ ਪੁੱਤ ਦੇ ਵਿਛੋੜੇ ਦੇ ਸੱਲ ਨੂੰ

ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ’ਤੇ ਚੜ੍ਹਨ ਲੱਗਾ ਸਮਾਂ ਆਪਣੀ ਤੋਰੇ ਤੁਰ ਰਿਹਾ ਸੀ, ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ ਪੂਰਨ ਭੋਰਿਓਂ ਬਾਹਰ ਆਇਆ ਰੂਪ ਦੀ ਸਾਕਾਰ ਮੂਰਤ ਇਕ ਅਨੋਖੀ ਚਮਕ ਉਹਦੇ ਚਿਹਰੇ ’ਤੇ ਝਲਕਾਂ ਮਾਰ ਰਹੀ ਸੀ। ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿਚ ਆਪਣੇ ਪਿਤਾ ਦੇ ਸਨਮੁੱਖ ਹੋਇਆ। ਮਮਤਾ ਵਿਹੂਣੇ ਰਾਜੇ ਨੇ ਆਪਣੀ ਮਾਵਾਂ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ। ਗੋਲੀਆਂ ਪੂਰਨ ਨੂੰ ਇੱਛਰਾਂ ਦੇ ਮਹਿਲੀਂ ਲੈ ਆਈਆਂ ਪੂਰਨ ਨੂੰ ਵੇਖਦੇ ਸਾਰ ਹੀ ਇੱਛਰਾਂ ਦੀਆਂ ਅੱਖਾਂ ’ਚੋਂ ਮਮਤਾ ਦੇ ਅੱਥਰੂ ਵਹਿ ਤੁਰੇ ਪੂਰਨ ਨੇ ਮਾਂ ਦੇ ਚਰਨ ਛੂਹੇ ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ।

ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾਂ ਨੂੰ ਮਿਲ ਆ ਆਖ ਰਾਣੀ ਇੱਛਰਾਂ ਨੇ ਪੂਰਨ ਨੂੰ ਲੂਣਾਂ ਵੱਲ ਤੋਰ ਦਿੱਤਾ। ਸ਼ਾਹੀ ਮਹਿਲਾਂ ’ਚ ਪਹਿਲਾ ਮਹਿਲ ਮਤਰੇਈ ਮਾਂ ਲੂਣਾਂ ਦਾ ਸੀ ਲੂਣਾਂ ’ਤੇ ਕਹਿਰਾਂ ਦਾ ਰੂਪ ਚੜ੍ਹਿਆ ਹੋਇਆ ਸੀ। ਜਦੋਂ ਦੀ ਉਹ ਇਸ ਮਹਿਲ ਵਿਚ ਆਈ ਸੀ ਉਸ ਨੇ ਸਲਵਾਨ ਨੂੰ ਤੋਂ ਬਿਨਾਂ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਹਦੀ ਦੇਖ-ਭਾਲ ਲਈ ਗੋਲੀਆਂ ਸਨ। ਮਰਦ ਜਾਤ ਨੂੰ ਮਹਿਲਾਂ ਵਿਚ ਆਉਣ ਦੀ ਮਨਾਹੀ ਸੀ। ਲੂਣਾਂ ਢਲਦੀ ਉਮਰ ਦੇ ਸਲਵਾਨ ਤੋਂ ਖ਼ੁਸ਼ ਨਹੀਂ ਸੀ।

ਕਦਰਾਂ-ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ ਤਰਲੇ ਲਏ ਅਤੇ ਜਵਾਨੀ ਦੇ ਵਾਸਤੇ ਪਾਏ। ਲੂਣਾਂ ਦੇ ਬੋਲਾਂ ’ਚ ਤਰਲਾ ਸੀ ਤੇ ਉਹ ਭਾਵਾਂ ਦੇ ਵਹਿ~ ਵਹਿਣ ਵਿਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ ’ਚ ਭਰ ਕੇ ਆਪਣੀ ਸੇਜ ’ਤੇ ਸੁੱਟ ਲਿਆ ਪ੍ਰੰਤੂ ਪੂਰਨ ਨੇ ਇਕ ਦਮ ਆਪਣੇ ਆਪ ਨੂੰ ਉਸ ਪਾਸੋਂ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ, ਮਾਤਾ ਹੋਸ਼ ਕਰ ਹਮ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ ਮੇਰੇ ਬਾਪ ਨੇ ਤੈਨੂੰ ਪਰਣਾ ਕੇ ਲਿਆਂਦੈ। ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਏਂ ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆਂ ਜ਼ਾਲਮਾ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਸ~ ਸੀਰ

ਆਪਣੀ ਜੁਆਨੀ ਦਾ ਮਾਣ ਰੱਖ ਮੈਂ ਸਾਰੀ ਜ਼ਿੰਦਗੀ ਤੇਰਾ ਹਸ~ ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ। ਲੂਣਾਂ ਪੂਰਨ ਅੱਗੇ ਵਿੱਛ-ਵਿੱਛ ਜਾ ਰਹੀ ਸੀ ਪ੍ਰੰਤੂ ਪੂਰਨ ਉੱਤੇ ਉਹਦੀ ਭਖਦੀ ਜੁਆਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਉਹ ਅਡੋਲ ਖਲੋਤਾ ਆਪਣੇ ਧਰਮ ’ਤੇ ਪਹਿਰਾ ਦਿੰਦਾ ਸੋਚਾਂ ’ਚ ਡੁੱਬਿਆ ਸੋਚ ਰਿਹਾ ਸੀ, ਮਤੇ ਉਸ ਪਾਸੋਂ ਕੋਈ ਅਵੱਗਿਆ ਨਾ ਹੋ ਜਾਵੇ ਆਖਰ ਉਸ ਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾਂ ਨੂੰ

ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੇਠੀ ਹੇਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰੀ ਬੈਠੀ ਸੀ।

ਕਿਧਰੇ ਵੀ ਦੀਵਾ ਬੱਤੀ ਨਹੀਂ, ਸਾਰੇ ਸ਼ਮ੍ਹਾਦਾਨ ਗੁੱਲ ਹੋਏ ਹੋ ਪਏ ਸਨ ਤੇ ਰਾਣੀ ਨਿੱਤ ਵਾਂਗ ਉਹਦੇ ਸਵਾਗਤ ਲਈ ਮਹਿਲ ਦੀਆਂ ’ਤੇ ਆਪ ਨਹੀਂ ਸੀ ਆਈ। ਉਹ ਰਾਣੀ ਦੇ ਕਮਰੇ ਵੱਲ ਉਸ ਵੇਖਿਆ। ਉਹ ਤਾਂ ਖਣਪੱਟੀ ਲਈ ਪਈ ਐ ਤੇ ਉਸ ਦਾ ਹਾਰ-ਸ਼ਿੰਗਾਰ ਏਧਰ-ਓਧਰ ਖਿੰਡਿਆ ਪਿਆ ਹੈ ਮੇਰੀਏ ਲਾਡੋ ਰਾਣੀਏਂ ਦਸ ਖਾਂ ਮੇਰੇ ਪਾਸੋਂ ਕਿਹੜੀ ਖ਼ੁਨਾਮੀ ਹੋ ਗਈ ਐ ਜਿਸ ਬਦਲੇ ਸੋਹਣਿਆਂ ਨੇ ਮੂੰਹ ਸੁਜਾਏ ਹੋਏ ਨੇ ਆਖਦਿਆਂ ਸ~ ਸਲਵਾਨ ਨੇ ਲੂਣਾਂ ਨੂੰ ਬਿਠਾ ਲਿਆ। ਉਹਨੇ ਵੇਖਿਆ ਉਹਦੀਆਂ ਅੱਖਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ ਉਹਨੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ

ਸ਼ਾਇਦ ਤੁਹਾਡੇ ਮਨ ਨਾ ਲੱਗੇ ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ।

ਹਾਂਜੀ ਮੈਂ ਵੀ ਠੀਕ ਹਾਂ ਹੋਰ ਕਿ ਕਰ ਰਹੇ ਸੀ? ਅੱਪਾ ਕੁਛ ਨੀ ਅੱਪਾ ਉਹ ਆਰੀ ਸੀ ਨਾ ਪਠਾਨ Movie ਓਹਦੀ ਸ਼ਾਹਰੁਖ ਖਾਨ ਦੀ ਉਹ ਦੇਖਦੇ ਪਾਏ ਸੀਗੇ ਬੜੀ ਅੱਛੀ movie ਹੈਗੀ

ਹਾਂਜੀ ਹਾਂਜੀ, ਬਿਲਕੁਲ ਬਹੁਤ ਹੀ ਜ਼ਿਆਦਾ ਮਤਲਬ ਕੀਹਲੋ, ਜਿਦਾ ਕਿ ਲੱਗਦਾ ਹੀ ਨਹੀਂ ਹੈ ਕਿ ਕਿੰਨੀ Age ਦਾ ਹੈ। Sixty Five ਦਾ Born ਹੈਗਾ ਹੈ ਇਹਨਾ ਦਾ

ਤੇ ਜਿਸ ਤਰਾਹ ਕੇ ਹੁਣ ਅਕਸ਼ਯ ਕੁਮਾਰ ਦੀ ਗੱਲ ਕਰੀਏ ਤਾ ਅਕਸ਼ਯ ਕੁਮਾਰ ਵੀ ਹੈਨਾ ਨੋ ਸਿਤੰਬਰ ਉਨੀਸ ਸੌ ਸਥਾਟ ਦੇ ਵਿਚ ਅੰਮ੍ਰਿਤਸਰ ਦਾ ਜਨਮ ਹੈ ਤੇ ਚੁਰੰਜਾ ਸਾਲ ਦੇ ਹੋ ਚੁਕੇ ਨੇ ਫੇਰ ਵੀ ਉਹ ਦੇਖੋ ਕਿੰਨੇ Healthy ਹੈ ਤੇ ਖਿਲਾੜੀ ਕਿਹਾ ਜਾਂਦਾ ਉਹਨਾਂ ਨੂੰ

ਬਿਲਕੁਲ-ਬਿਲਕੁਲ ਤੇ ਇਹਨਾ ਦਾ ਵੀ ਜੇੜਾ Career ਦੀ ਸ਼ੁਰੂਵਾਤ ਸੀ ਉਂਣੀਸ ਸੌ ਇਕਾਨਵੇਂ ਦੇ ਵਿਚ ਸੌਗੰਧ movie ਤੋਂ ਕਿੱਤੀ ਸੀ ਇਹਨਾ ਨੇ ਇਸ ਤੋਂ ਬਾਅਦ ਇਹਨਾ ਨੇ ਲਗਾਤਾਰ Hit Movies ਦਿੱਤੀਆਂ ਗਬਰ Baby ਹੇਰਾਫੇਰੀ ਖਿਲਾੜੀ ਓਹਤੋ ਬਾਅਦ ਇਹਨਾਂ ਦਾ ਪੂਰਾ ਨਾਮ ਰਾਜੀਵ ਹਰਿ ਓਮ ਭਾਟੀਆ ਹੈਗਾ

ਕਾਫੀ Hit ਰਹੀ ਹੈ Superhit ਰਹੀ ਹੈ ਇਹਨਾਂ ਦੀ Movie

ਬਿਲਕੁਲ ਤੇ Rustom ਜਿੱਦਾ Movie ਓਹ ਵੀ ਇਹਨਾਂ ਦੀ ਬਹੁਤ ਅੱਛੀ Movie ਸੀਗੀ ਹੈਨਾ ਓਹ ਵੀ ਕਾਫੀ Hit ਹੋਈ

ਇਹਨਾਂ ਨੇ ਸ਼ੁਰੂਆਤ ਉੱਨੀ ਸੌ

ਹਾਂਜੀ ਹਾਂਜੀ ਇਹ ਮਤਲਬ ਕਿ ਬਹੁਤ ਕਹਿਲੋ ਹੈਨਾ Health ਨੂੰ ਲੈਕੇ ਬੜੇ Fitness ਵੱਲ ਬਹੁਤ ਜਾਦਾ ਧਿਆਨ ਰੱਖਦੇ ਪੂਰੇ Fit ਹੈ ਹਾਂਜੀ ਬਿਲਕੁਲ ਸਲਮਾਨ ਖਾਣ ਵੀ ਜਿੱਦਾ ਸਲੂ ਕਿਹਾ ਜੰਦਾ ਹੈਨਾ ਤੇ ਅਸਲ ਨਾਮ ਅਬਦੁਲ ਸਲੀਮ ਸਲਮਾਨ ਖਾਨ ਹੈ ਤੇ Singer ਤੇ Director ਵੀ ਹੈਗੇ ਨੇ ਤੇ ਕਾਫੀ ਮਸ਼ਹੂਰ ਕਲਾਕਾਰ ਵਿੱਚੋ ਇਕ ਮੰਨੇ ਜਨਦੇ ਨੇ

ਜਨਮ ਸਤਾਈ ਦਸੰਬਰ ਉੱਨੀ ਸੌ ਪੈਠ ਨੂੰ ਇੰਦੌਰ ਵਿੱਚ ਹੋਇਆ ਸੀ ਮੱਧ ਪ੍ਰਦੇਸ਼ ਤੇ ਇਹਨਾਂ ਦੀ ਵੀ ਕਾਫੀ ਮੂਵਿਆ ਨੇ ਕਿੰਨੀਆਂ ਪੂਰਨਿਆਂ ਮੋਵਿਆ

Dabang ਬਹੁਤ ਜਾਦਾ Famous ਹੋਇ ਸੀ ਇਹਨਾਂ ਦਿਆ ਸਾਰੀ Dabang Movie Famous ਹੋਈਆ ਨੇ ਹਾਂਜੀ ਹਾਂਜੀ ਮਤਲਬ ਕਾਫੀ Movie ਜਿਹੜੀ ਬਹੁਤ ਹੀ ਵਦੀਆ ਮਤਲਬ ਅਪਾ ਮਤਲਬ ਸਿਗੇ ਵੀ ਨਹੀਂ ਉਸ Time ਓਦੋਂ ਦੀ Movie ਹੈਗੀ ਇਹਨਾਂ ਦਿਆ ਇਹਨੇ ਅਪਾ ਛੋਟੇ ਛੋਟੇ ਸਿਗੇ Hum Saath saath Hain Movie ਇਹਨਾਂ ਦੀ ਹੈ

Movie ਇਹਨਾਂ ਦੀ ਬਹੁਤ ਜਾਦਾ ਵਦੀਆ ਹੋਈ ਹੈਨਾ

ਹੁਣ ਤਾਂ Big Boss ਵਿੱਚ ਸ਼ਾਇਰ ਨੇ ਬਿਲਕੁਲ ਹੁਣ ਤਾਂ Big Boss ਚ ਵੀ ਬਹੁਤ ਇਹਨਾਂ ਨੂੰ ਜਿੱਦਾ ਦਸ ਬਾਰਾਂ ਸਾਲ ਹੋ ਗਏ Host ਕਰ ਰਹੇ ਨੇ Big Boss ਤੇ Anchor ਵਜੋਂ ਵੀ ਬਹੁਤ ਵਧੀਆ Hosting ਕਰਦੇ ਸੀ

ਸ਼ਾਹਰੁਖ ਖਾਨ ਵੀ ਜਿੱਦਾ ਇੰਨਾ ਦੇ ਬਿਲਕੁਲ ਕਹਿਲੋ ਚੁਰੰਜਾ ਸਾਲ ਬਿਲਕੁਲ Same Age ਦੇ ਨੇ ਉਨ੍ਹਾਂ ਦਾ ਜਨਮ ਉੱਨੀ ਸੌ ਪੈਠ 'ਚ ਦਿੱਲੀ 'ਚ ਹੋਇਆ ਸੀ ਉਨ੍ਹਾਂ ਨੇ ਉੱਨੀ ਸੌ ਤਰਾਂਨਵੇ 'ਚ Deewana Movie ਨਾਲ ਆਪਣੇ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ Filmfare Best Male Award ਮਿਲਿਆ ਇਹਨਾ ਨੂੰ ਹੈਨਾ Kuch kuch Hota Hai ਤੋ ਹੀ ਇਹਨਾ ਦੀ ਸ਼ੁਰੂਆਤ ਹੋਈ ਤੇ ਸਲਮਾਨ ਖਾਨ ਵੀ ਸੀ kuch kuch Hota Hai Film ਵਿੱਚ ਦੋਨਾਂ ਦਾ ਅਭਿਨੈ ਬਹੁਤ ਵਧੀਆ ਸੀ ਹਾਂਜੀ ਮਤਲਬ ਇਹਨਾਂ ਦੇ Career ਦੀ ਸ਼ੁਰੂਆਤ Ninety Ninety Three ਵਿੱਚ ਹੋਈ ਸੀ ਹਾਂਜੀ ਓਹਦਾ ਹੁਣ Second part ਵੀ ਹੁਣ ਜਿੱਦਾ ਦੀਵਾਨਾ ਹੈ ਓਹ ਇੰਨੀ ਵਦੀਆ ਨਹੀ ਸੀ ਜੌ ਕਿ ਪਹਿਲਾਂ Part ਸੀ Deewana ਬਹੁਤ ਜਾਦਾ ਵਦੀਆ ਸੀਗਾ

Chak De India Chennai Express Devdas